ਇਹੋ ਜਿਹੇ ਆਪਣਾ ਇਹ ਕੰਮ ਕਰਦਾ ਜਿੱਦਾਂ ਲੋਹੇ ਦਾ ਸਮਾਨ ਵੱਢ ਵੂਢ ਕੇ ਜਿੰਦਾ ਬਣਾਉਦੇ ਆ।

furniture ਦਾ ਕੰਮ ਕਰਦਾ ਨਾ।

ਤੇ ਅੰਬਾ ਵੀ ਨਾਲ ਹੀ ਉਹਦੇ ਦਾਬ ਚ ਹੀ। ਅੱਛਾ ਨਿੱਕਾ? ਹਾਂ ਉਹ ਵੀ ਆ ਨਾਲ ਹੀ ਪੰਮਾ, ਪੰਮਾ ਤਾ ਗਿਆ ਸੀ ਉਹ ਤੇਰਾ ਤੇਰਾ ਤਰੀਕ ਲੋਹੜੀ,

ਅੱਛਾ ਅੱਛਾ ਠੀਕ ਆ ਚਲ ਬਣ ਜਾਂਦੇ ਹੋਣੇ ਉਥੇ ਪੈਸੇ ਚਾਰ ਕੇ, ਤਿੰਨ ਚਾਰ ਮਹੀਨੇ ਹੋ ਗਏ ਆ ਆਹੋ ਚਾਲੀ ਹਜ਼ਾਰ ਮਿਲਦਾ ਨਾਲ। ਲੈ ਆਹੋ ਚੱਲ ਘਰ ਵੀ ਕਿਥੋਂ ਆ ਜਾਣੇ ਆ ਇੰਨੇ ਘਰ ਵੀ ਵਿਚਾਰੇ ਨੇ ਕਦੇ ਕੱਪੜਾ ਸੀਨ ਤੇ ਕਦੇ ਕੁੱਛ ਕਰੋ। ਇਥੇ ਵੀ ਸੁੱਖ ਨਾਲ ਜਿੰਦਾ ਰਿਹਾ ਹੈ।

ਪੋਜੇ ਬਣਾਦੇ ਪੋਜੇ ਬਣਾਦੇ ਹਾਏ ਬਾਬਾ ਜੀ ਜਨਾਨੀ ਉਹਨੂੰ ਪੋਜੇ ਬਣਾਏ। ਸਤਾਲੀ ਆਲੇ ਆ।

ਧੰਦਾ ਹੀ ਆ।

ਹੋਰ। ਜਦੋ ਕਣਕ ਬੀਜਣੀ ਸੀ ਤਾਂ ਗੀਲੇ ਵਿੱਚ ਹੀ ਸਮਾਨ ਸਮੁਨ ਬੀਜ ਗਿਆ ਫਿਰ ਸਰੋ ਫੜੀ ਆ ਤੇ ਇਹਨੂੰ ਘਟੋ ਘੱਟ ਵੀ ਪੰਜ ਸੱਤ ਬਾਰ ਹੌਲੀ ਛੱਡੀ ਦਾ ਵਾ। ਅੱਛਾ

ਵਾਲਾਂ ਵਾਂਗੂ ਸਰੋ ਦਾ ਬੀਜ ਉਹ ਮੈ, ਮੈਂ ਪੰਜਾਹ ਗ੍ਰਾਮ ਮੈਂ ਉਹ ਇਸ ਤਰਾਂ ਸੁਟੇ ਦਾਣੇ ਜ਼ੋਰ ਜ਼ੋਰ ਨਾਲ ਸੁੱਟਦਾ ਹੁੰਦਾ ਤੇ ਬੂਟੇ ਹੋਏ ਤੇ ਮੇਰੀ, ਜਿੰਨੀ ਉਹਨਾਂ ਨੇ ਕਨਾਲ ਤੋਂ ਕੱਢੀ ਉਹਨੀ ਮੈਂ ਹੋਰ ਉੱਨੀ ਪਹਿਲੋਂ ਕੱਢ ਲਈਆਂ।

ਆਹੋ ਤੇ ਕੀ ਕਰਨਾ ਫਿਰ? ਮੈ ਕਿਹਾ ਤੂੰ ਹੀ ਵੱਢ ਲਈ ਮੇਰੇ ਤੋਂ ਵੱਢੀ ਨਹੀਂ ਜਾਣੀ ਵਿਚ ਏਦਾਂ ਘਾਹ ਹੋ ਗਿਆ ਇਹ।

ਸਾਡੇ ਤਾ ਮਸਾਂ ਕਿ ਕੰਮ ਕਰਦੇ ਆ ਤੇ ਉਹ ਤੁਸੀ ਚੰਗਾ ਨੀ ਕੰਮ ਕਰਦੇ ਤੁਹਾਨੂੰ ਯਾਦ ਨਹੀਂ ਹੁੰਦੀ ਫਲਾਣਾ ਢੀਂਗ,

ਹਾਏ ਕਰਕੇ ਕਰੇ ਅਸੀਂ ਤਾ ਕਰਦੇ ਹੁਣ ਤੁਹਾਨੂੰ ਤਾ ਪਤਾ ਇਹਨਾਂ ਕੰਮਾਂ ਤੋਂ ਲੰਘ ਗਏ ਜਿੰਨਾ ਨੂੰ ਨਹੀਂ ਹਜੇ ਬੀ ਬੂ ਉਹਨਾਂ ਨੂੰ ਕੀ ਪਤਾ, ਚੱਲ ਚੰਗਾ। ਚੱਲ ਠੀਕ ਆ ਜੀ। ਸ਼੍ਰੇਆ ਸੋਨੀਆ ਨੇ ਮਹਿਮਾਨਾਂ ਦੇ ਖਾਣ ਪੀਣ ਦੀ ਹਰ ਸ਼ੈ ਤਿਆਰ ਕਰਵਾਈ ਮੈ ਓਨਾ ਨੂੰ ਇੱਕ police inspector ਦੇ ਨਾਮ ਰੁਕਾ ਦੇਕੇ ਤੋਰ ਦਿੱਤਾ ਤੇ ਆਪ ਕਚਹਿਰੀ ਚਲਿਆ ਗਿਆ ਸੋਨੀਆ ਵੀ ਦਫਤਰ ਚਲੇਗੀ ਤੇ ਬੱਚੀ school ਪਰ ਮੈਂਨੂੰ ਸਾਰਾ ਦਿਨ ਖਿਆਲ ਆਉਂਦਾ ਰਿਹਾ ਕੀ ਉਸ ਬੰਗਲੇ ਚ ਦਹਿਸ਼ਤ ਫੈਲੀ ਹੋਈ ਏ ਸਾਡੇ ਚੋਂ ਕੋਈ ਵੀ ਓਥੇ ਹੋਵੇ ਜਾ ਨਾਂ ਹੋਵੇ ਓਦੀਆ ਕੰਧਾਂ ਫਰਸ਼ਾਂ, ਤੇ lawn ਦੀ tension ਦਾ ਅਸਰ ਏ ਸ਼ਾਮ ਨੂੰ ਬੱਚੇ ਬਾਹਰ lawn ਚ ਖੇਡ ਰਹੇ ਸਨ, ਮੈ ਦੂਜਾ ਜਾ ਤੀਜਾ peg ਰੀਆ ਸੀ, ਸੋਨੀਆ ਸਾਮਣੇ ਬੈਠੀ ਇੱਕ ਰਸਾਲਾ ਵੱਢ ਰਹੀ ਸੀ। ਓਦੇ ਮੱਥੇ ਦੀਆ ਰਗਾਂ ਤਣਿਆ ਹੋਇਆ ਸਨ, ਜਦ ਮੈ ਉਹਦੇ ਵੱਲ ਦੇਖਦਾ ਓਹ ਨਜਰ ਝੁੱਕਾ ਲੈਂਦੀ, ਜਦ ਓਹ ਦੇਖਦੀ ਮੈ ਗਲਾਸ ਨੂੰ ਮੂੰਹ ਲਾ ਲੈਂਦਾ, ਆਖਿਰ ਮੈਂ ਕਿਹਾ ਸੋਨੀਆ ਆਪਾਂ ਨਿੱਕ ਨਿੱਕਿਆ ਗੱਲਾਂ ਪਿੱਛੇ ਆਪਣੇ ਆਪ ਨੂੰ ਕਿਓ ਤਬਾਹ ਕਰਨ ਲੱਗੇ ਹੋਇਆ, ਮੈਂਨੂੰ ਲੱਗਦਾ ਕਿਸੇ ਟੂਣਾ ਕੀਤਾ ਹੋਇਆ ਇਸ ਬੰਗਲੇ ਚ ਈ ਸੋਨੀਆ ਜਿਵੇਂ ਮੇਰੀ ਇਸ ਗੱਲ ਦੀ ਉਡੀਕ ਚ ਹੀ ਬੈਠੀ ਸੀ। ਫੱਟ ਦੇਣੀ ਉਠ ਕ ਮੈਂਨੂੰ ਚਿਮਬੜ ਗੀ ਰੋਣ ਲੱਗ ਪਈ ਸੋਨੀਆ, ਬਹੁਤ ਗੱਲ ਭੁੱਲ ਜਾਂਦੀ ਏ ਓਹ ਮੇਰਿਆ ਬੱਧੀਕੀਆ ਵੀ ਭੁੱਲ ਮੇਰੇ ਨਾਲ ਚਿਮਬੜ ਜਾਂਦੀ ਏ ਏਨਾ ਪਿਆਰ ਕਰਦੀ ਏ ਓਹ ਮੈਂਨੂੰ

ਸ਼ਾਇਦ ਕੋਈ ਸ਼ਾਹਪੁਰ ਤੋਂ ਹੀ ਆ ਗਿਆ ਹੋਵੇ ਮੈ ਆਪ ਉਠ ਕੇ gate ਵੱਲ ਜਾਂਦਾ ਹਾਂ, ਓਹ ਬੱਲੇ ਏ ਮੇਰੀ ਭੂਆ ਦੇ ਪੁੱਤ ਨੇ ਦਿਆਲ ਤੇ ਨਿਹਾਲ ਮਾਜਰੀ ਤੋਂ ਆਏ ਨੇ, ਮੈ ਓਨਾ ਦੋਹਾਂ ਦੇ ਮੋਡੀਆ ਤੇ ਬਾਹਾਂ ਰੱਖ ਕੇ lawn ਚ ਬਹਾ ਕੇ ਰਾਮਪਾਲ ਨੂੰ ਪਾਣੀ ਤੇ ਚਾ ਲਿਆਉਣ ਲਈ ਕਹਿੰਦਾ ਹਾਂ ਚਾ ਪੀਂਦੇ ਓਹ ਦੱਸਦੇ ਨੇ ਕੀ ਅਗਾਂਹ ਕਿਤੇ ਗਏ ਹੋਇ ਸੀ ਆਲੁਆ ਦੇ ਬੀ ਦਾ ਪਤਾ ਕਰਨ ਕੁਵੇਲਾ ਹੋ ਗਿਆ। ਓਹ ਆਪਣੀ ਮਜਬੂਰੀ ਦੱਸਦੇ ਨੇ ਮੇਰੇ ਕੋਣ ਆਉਣ ਦੀ ਮੈਂਨੂੰ ਦੁੱਖ ਹੁੰਦਾ ਏ ਸਵਾਦ ਤਾਂ ਤਦ ਹੁੰਦਾ ਜੇ ਓਹ ਮਾਨ ਨਾਲ ਮੇਰੇ ਕੋਲ ਆਉਂਦੇ ਸਾਰੇ ਟੱਬਰ ਦੀਆ ਫਸਲ ਬਾੜੀ ਦਿਆ ਗੱਲ ਕਰਦੇ ਆ

ਦੰਦ ਝੜ ਗਏ ਨੇ ਮੱਖਿਆ ਤੋਂ ਡਰਦਾ ਏ, ਲੁਕਦਾ ਫਿਰਦਾ ਰਿਹੰਦਾ ਏ, ਪਰ ਮੈ ਓਨੂੰ ਇਹ ਦੱਸਦਾ ਭਈ ਕਦੇ ਇਹ ਵੀ ਮੇਰੇ ਤੇ ਸੋਨੀਆ ਬਿਚਕਾਰ ਚੱਗੜੇ ਦਾ ਕਾਰਨ ਬਣ ਜਾਂਦਾ ਏ, ਸੋਨੀਆ ਕਈ ਵਾਰ ਇਦੀ ਸਖਤ ਨਫ਼ਰਤ ਕਰਦੀਏ ਤੇ ਚਾਉਂਦੀ ਏ ਇਨੂੰ ਗੋਲੀ ਖਵਾ ਕੇ ਮਾਰ ਦਿੱਤਾ ਜਾਏ, ਪਰ ਮੈਂਨੂੰ ਆ ਬੇਰਹਮ ਜੀਆ ਕੰਮ ਪਸੰਦ ਨਹੀਂ ਅਸਲ ਚ ਸੋਨੀਆ ਨੂੰ ਡਰ ਏ ਕੀ ਇਦੀ ਬਿਮਾਰੀ ਉਦੇ ਟਾਈਗਰ ਨੂੰ ਲੱਗ ਜਾਵੇਗੀ ਓਹ ਟਾਈਗਰ ਨੂੰ ਏਵੈ ਬਚਾਉਂਦੀ ਏ ਜਿਵੇਂ ਆਪਣੇ ਬੱਚਿਆ ਨੂੰ ਇਸ ਕਸਬੇ ਦੇ ਆਮ ਬੱਚਿਆ ਤੋਂ ਬਚਾਉਂਦੀ ਏ ਇਸੇ ਲਈ ਓਹ ਆਪਣੇ ਬੇਟੇ ਵੱਡੇ ਸਹਿਰ ਦੇ government school ਚ ਭੇਜਦੀ ਏ ਪਰ ਓਹ ਏਦੇ ਲਈ ਦਲੀਲ ਹੋਰ ਦਿੰਦੀ ਏ ਕਹਿੰਦੀ ਏ ਇਹ ਬੀਚਾਰਾ ਬਿਮਾਰੀ ਚ ਨਰਕ ਭੋਗ ਰੀਆ ਏ, ਇਨੁ ਮਰਨਾ ਇਸ ਤਰਾਂ ਚੰਗਾ ਏ ਜਿਵੇਂ ਅੰਗਰੇਜ ਆਪਣੇ ਪਿਆਰੇ ਪਰ ਬਿਮਾਰ ਘੋੜੇ ਨੂੰ ਤਰਸ ਭਾਵਨਾ ਨਾਲ ਗੋਲੀ ਮਾਰ ਦਿੰਦੇ ਸਨ। ਜਿਨੂੰ ਓਹ mercy killing ਕਹਿੰਦੇ ਨੇ ਅਸਲ ਚ ਸੋਨੀਆ ਨੂੰ ਤਾਂ ਇਹ ਵੀ ਪਸੰਦ ਨਹੀਂ ਕੀ ਇਸ ਬੰਗਲੇ ਚ ਠੇਰੂ ਨਾਂ ਕੋਈ ਕੁੱਤਾ ਹੋਵੇ ਓਹ ਮੈਂਨੂੰ ਵੀ ਕਛਾ ਤੇ ਚਾਦਰਾ ਲਾਕੇ ਬਾਹਰ lawn ਚ ਬੈਣ ਨਹੀਂ ਦਿੰਦੀ ਮਤ ਕੋਈ ਭੂਤੜਿਆ ਜਾਦਾ ਦੇਖ ਲਵੇ। ਮੈ ਦੋਹਾਂ ਭਇਆ ਨੂੰ ਪਿਛਲੇ lawn ਚ ਲੇ ਜਾਂਦਾ ਹਾਂ, ਸੋਨੀਆ ਤੇ ਬਚਿਆ ਨਾਲ ਓਨਾ ਦੀ ਸਤ ਸ਼੍ਰੀ ਅਕਾਲ ਹੁੰਦੀ ਏ ਅਸੀਂ ਤੀਨੇ ਇੱਕ ਪਾਸੇ ਮੰਜੀਆ ਤੇ ਬੀਹ ਜਾਂਦੇ ਹਾਂ ਸੋਨੀਆ ਤੇ ਬੱਚੀ ਅੰਦਰ ਬੜ ਜਾਂਦੇ ਨੇ, ਓਹਨਾ ਦਾ ਮਾਮਾ motorcycle ਤੋਂ ਚੱਲਾ ਗਿਆ ਹੈ। ਹੁਣ ਬੱਚੇ ਪੜਨਗੇ, ਸੋਨੀਆ ਖਾਣਾ ਤਿਆਰ ਕਰਵਾਏਗੀ, ਤਦ ਤਕ ਅਸੀਂ ਖਾਣ ਯੋਗੇ ਹੋ ਜਾਵਾਂਗੇ। ਅਸੀਂ ਤਦ ਤੱਕ peg ਲਾ ਲੈਣੇ ਇਸ ਦੋਰਾਨ ਚ ਸੋਨੀਆ ਦੋ ਵਾਰ ਆਕੇ ਕਿਹ ਗਈ ਏ ਤੁਸੀਂ ਜਾਦਾ ਨਾਂ ਪੀਣੀ, ਤੁਹਾਡੀ ਸਹਿਤ ਠੀਕ ਨੀ ਰਹਿੰਦੀ ਸਹਿਤ ਮੇਰੀ ਬੜੀ ਚੰਗੀ ਏ ਇੱਕ ਸਿਰਫ ਦਿਲ ਦੀ ਧੜਕਨ ਏ ਜੇੜੀ ਘਟਣ ਵਧਣ ਲੱਗ ਪੈਂਦੀ ਏ ਏਦਾ ਕਾਰਨ ਸ਼ਰੀਰ ਦੀ ਕੋਈ ਖਰਾਬੀ ਨਹੀਂ tension ਏ, ਜੇੜੀ ਸੋਨੀਆ ਕਰਕੇ ਪੈਦਾ ਹੁੰਦੀ ਏ ਤੇ ਓਹੀ ਏਦਾ ਇਲਾਜ ਕਰਦੀ ਰਹਿੰਦੀ ਏ ਟਾਈਗਰ ਤੇ ਠੇਰੂ

ਆਪਾਂ ਕਦੇ ਆਪਣੇ ਬੂੜੇ ਬਲਦਾ ਨੂੰ ਗੋਲੀ ਮਾਰੀ ਏ ਓਹ ਦੋਵੇਂ ਸ਼ਰਬੀਆ ਵਾਲਾਂ ਹਾਸਾ ਹੱਸਦੇ ਨੇ ਤੇ ਆਪਣੇ ਬੂਡੇ ਹੋਏ ਬਲਦਾਂ ਦਿਆ ਗੱਲਾਂ ਦੱਸਦੇ ਨੇ ਜੇੜੇ ਕਈ ਕਈ ਵਰੇ ਖੜੇ ਹੀ ਖਾਂਦੇ ਰਹਿੰਦੇ ਦਿਆਲ ਕਹਿੰਦਾ ਏ ਐ ਤੇ ਜੇ ਸਾਡੇ ਮੁੰਡੇ ਪੜ ਲੈਣਗੇ ਓਹ ਸਾਨੂੰ ਬੂੜੇ ਹੋਇਆ ਨੂੰ ਗੋਲੀਆਂ ਪਵਾ ਦਿਆਗੇ ਇਹ ਕਹਿ ਕੇ ਓਹ ਉਦਾਸ ਨਹੀਂ ਹੁੰਦਾ ਉੱਚੀ ਦੇਣੀ ਹੱਸਦਾ ਏ, ਰਾਮਪਾਲ ਖਾਣੇ ਦਾ ਸੁਨਿਹਾ ਲੈਕੇ ਆਉਂਦਾ ਏ ਤੇ ਮੈਂਨੂੰ ਚਾਚੇ ਵਾਲੀ ਗੱਲ ਯਾਦ ਆ ਜਾਂਦੀ ਏ ਮੈ ਨਹੀਂ ਚਾਉਂਦਾ ਕੀ ਖਾਣਾ ਮੇਜ ਤੇ ਬਹਿ ਕੇ ਖਾਦਾ ਜਾਵੇ ਉਂਝ ਵੀ ਕਦੇ ਕਦੇ ਆਪਣੇ ਅਸਲੀ ਰੰਗ ਚ ਜਿਓਣਾ ਪਿਆਰਾ ਲੱਦਗਾ ਏ। ਮੈ ਰਾਮਪਾਲ ਨੂੰ ਕਹਿੰਦਾ ਹਾਂ ਸਾਡਾ ਖਾਣਾ ਏਥੇ ਲੈ ਆ meat ਡੋਂਗੇ ਚ ਲੇਆਈ, ਨਹੀਂ ਤਾਂ ਆਪਣੇ ਵਾਸਤੇ ਰੱਖ ਕੇ ਪਤੀਲਾ ਈ ਚੁੱਕ ਲੈਆਈ, ਰੋਟਿਆ ਪੋਣੇ ਚ ਲਪੇਟਿਆ ਈ, ਸਲਾਦ ਵਿੱਚ ਗੰਡਾ ਚੀਰੀ, ਅਂਬ ਦਾ ਆਚਾਰ ਲੈ ਆਈ ਨਾਲ ਹੋਰ ਸਾਨੂੰ ਕੁਝ ਨਹੀਂ ਚਾਇਦਾ ਕਿੰਨਾ ਸਵਾਦ ਆ ਰੀਆ ਖਾਣ ਤੋਂ ਜਦ ਜੀ ਕਰਦਾ ਪੋਣਾ ਖੋਲ ਕੇ ਫੂਲਕਾ ਚੁੱਕ ਲੈਂਦੇ ਹਾਂ ਉਵੇ ਜੂਠੇ ਹੱਥੀਂ ਢੱਕਣ ਚੁੱਕ ਕੇ ਜੇੜੀ plate ਖਾਲੀ ਹੋਵੇ ਓਦੇ ਚ meat ਪਾ ਲੈਂਦੇ ਹਾਂ, ਇਹ ਸੋਚਣ ਦੀ ਲੋੜ ਨਹੀਂ ਭਈ ਤਰੀ ਨਾਲ ਲਿੱਬੜਿਆ ਉਂਗਲ ਕੜਛੀ ਨੂੰ ਲੱਗਦੀਆਂ ਨੇ ਜਾ ਜਗ ਦੇ handle ਨੂੰ ਚਮਚਾ ਡਿੱਗਦਾ ਡਿੱਗੇ ਤਰੀ ਡੁੱਲਦੀ ਏ ਡੁੱਲੇ ਸੋਨੀਆ ਖਾਣ ਦੇ ਇਸ ਡੰਗ ਤੋਂ ਦੁਖੀ ਹੁੰਦੀ ਏ ਮੈਂਨੂੰ ਵੀ ਏਨਾ ਚੰਗਾ ਨਹੀਂ ਲੱਗਦਾ, ਪਰ ਜਦ ਇਸ ਤਰਾਂ ਖਾਣ ਵਾਲੇ ਆਉਂਦੇ ਨੇ ਤਾਂ ਮੈਂਨੂੰ ਉਨਾਂ ਨਾਲ ਰੱਲ ਕੇ ਬੜਾ ਸੁਆਦ ਆਉਂਦਾ ਏ, ਮੈਂਨੂੰ ਓਹ ਦਿਨ ਯਾਦ ਆਉਂਦੇ ਨੇ ਜਦੋਂ ਸਾਡਾ ਚਾਚਾ ਸਾਨੂੰ ਸਾਰਿਆ ਨੂੰ ਇੱਕੋ ਛਨੇ ਚ ਦੁੱਧ ਪਿਓਦਾ ਹੁੰਦਾ ਸੀ ਵਾਰੀ ਵਾਰੀ ਅਸੀਂ ਖੂ ਤੋਂ ਹਾਜਰੀ ਜਾ ਦੁਪਹਿਰਾ ਆ ਕੇ ਇੱਕੋ ਛਨੇ ਚ ਲੱਸੀ ਪੀਂਦੇ ਹੁੰਦੇ ਸਾਂ। ਇੱਕੋ ਥਾਲੀ ਚ ਚੀਜ ਖ ਲੈਂਦੇ ਸਾਂ, ਇਸ ਤਰਾਂ ਖਾਂਦਿਆ ਨੂੰ ਦੇਖ ਕੇ ਮੇਰਾ ਦਾਦਾ ਖੁਸ਼ ਹੋ ਕੇ ਕਹਿੰਦਾ ਹੁੰਦਾ ਸੀ, ਜੇ ਤੁਸੀਂ ਇਵੇ ਰਹੇ ਰੱਬ ਸੁੱਖ ਰੱਖੇ ਤਾਂ ਆਸੀ ਸੋ ਬਿਘੇ ਭੋਏ ਬੇਹ ਕਰਾਂ ਲਾਂ ਗੇ

ਕੀ ਇੱਕ ਮੰਜਾ ਹੋਰ ਢਾਹ ਕੇ ਏਥੇ ਹੀ ਬਿਸਤਰੇ ਬਿਸ਼ਾ ਦੇ ਸੋਨੀਆ ਨੇ ਦੋ ਤੀਨ ਵਾਰੀ ਮੈਂਨੂੰ ਕਮਰੋ ਵਿੱਚੀ ਦੇਖਿਆ, ਫੇਰ ਬਰਾਂਡੇ ਚ ਆਕੇ ਦੇਖਿਆ, ਫੇਰ ਨੇੜੇ ਆਕੇ ਕਿਹਾ ਸਵੇਰੇ ਠੰਡ ਹੋ ਜਾਂਦੀ ਏ, ਓਡੀ ਆਵਾਜ ਉਂਝ ਤੇ ਸਧਾਰਨ ਲੱਗਦੀ ਸੀ, ਪਰ ਮੈਂਨੂੰ ਪਤਾ ਆ ਓਹ tense ਸੀ, ਅਸਲ ਚ ਓਨੁ ਇੱਕ ਖਿੱਝ ਇਸ ਗੱਲ ਤੇ ਵੀ ਸੀ ਕੀ ਮੈ ਉਸਤੋਂ ਅੱਡ ਪੈ ਰਿਹਾ ਹਾਂ, ਕਦੇ ਕਦੇ ਵਖਰਿਆ ਸੋਣ ਚ ਕੀ ਹਰਜ ਏ ਮੈਂਨੂੰ ਤਾਂ ਚੰਗਾ ਲੱਗਦਾ ਏ, ਪਰ ਸੋਨੀਆ ਟੋਹ ਬਰਦਾਸ਼ਤ ਨਹੀਂ ਹੁੰਦਾ, ਤੇ ਏ ਗੱਲ ਏਹੋ ਜੇਹੀਆ ਹਨ ਜੇੜੀਆ ਮੈਂਨੂੰ ਚੰਗਿਆ ਨਹੀਂ ਲੱਗਦੀਆਂ ਪਰ ਮੈ ਜਾਹਰ ਨਹੀਂ ਕਰਦਾ, ਪਰ ਸੋਨੀਆ ਓਹ ਬੋਲੇ ਭਾਵੇ ਨਾਂ ਓਦੇ ਚੇਹਰੇ ਤੋਂ ਹੀ ਜਾਹਰ ਹੋ ਜਾਂਦੀਆ ਨੇ ਇੱਕ ਗੱਲ ਏ ਭਾਵੇ ਨਿੱਕੀ ਜੀ ਪਰ ਮੈ ਹੁਣ ਤੱਕ ਜਾਹਰ ਨਹੀਂ ਕੀਤੀ ਮੈ ਚਾਉਂਦਾ ਮੇਰੇ ਦੋਵੇਂ ਬਚਿਆ ਦੇ ਕੇਸ ਹੋਣ ਓਹ ਚੁੜੇ ਕਰਣ ਦਸਤਾਰ ਬਨਣ ਪਰ ਸੋਨੀਆ ਉਨਾਂ ਨੂੰ ਸਹਿਰ ਲੇਜਾਕੇ ਬੜੇ ਸ਼ੋਂਕ ਨਾਲ ਬਾਲ ਕਟਵਾ ਆਉਂਦੀ ਏ ਮੇਰੇ ਕੇਸ ਰੱਖੇ ਹੋਏ ਨੇ ਪਰ ਮੈ ਕੋਈ ਪੱਕਾ ਸਿੱਖ ਨਹੀਂ ਦਾੜੀ ਕਟਵਾਉਂਦਾ ਹਾਂ ਅਸਲ ਚ ਅਸੀਂ ਪਿਛਲੀਆਂ ਚਾਰ ਪੁਸ਼ਤਾਂ ਤੋਂ ਸਿੱਖ ਹਾਂ, ਮੇਰਾ ਪੜਦਾਦਾ ਤਮਾਖੂ ਬੀਜਦਾ ਤੇ ਹੁੱਕਾ ਪੀਦਾ ਸੀ, ਦਾਦਾ ਗਰਮੀਆ ਚ ਸਿਰ ਗੱਬੇ ਤੋਂ ਮੁੰਦਵਾਉਂਦਾ ਸੀ, ਪਰ ਫਿਰ ਵੀ ਮੇਰਾ ਦਿਲ ਕਰਦਾ ਏ ਭਈ ਮੇਰੇ ਬੱਚੇ ਦਸਤਾਰ ਬਨਣ ਬੜਾ ਚਿਰ ਹੋਇਆ ਏ ਗੱਲ ਮੈ ਸੋਨੀਆ ਨੂੰ ਕਹੀ ਵੀ ਸੀ। ਪਰ ਓਨੇ ਏਨਾ ਮਜਾਕ ਉਡਾਇਆ ਕੀ ਮੈ ਚੁੱਪ ਹੀ ਕਰਗਿਆ ਮੈ ਹੁਣ ਵੀ ਕਦੇ ਪਿਆਰ ਤੇ ਮਖੋਲ ਚ ਉਸਤੋਂ ਸੁਣਦਾ ਹਾਂ

ਇੱਕ ਅੱਧ ਕੋਈ ਟੱਕ ਲਗਵਾ ਲੈ ਮੇਰਾ ਦਿਲ ਕਦੀ ਕੀਸੂ ਦੇਖਣ ਨੂੰ ਤਰਸ ਜਾਂਦਾ ਏ ਇਹ ਗੱਲ ਸੱਚ ਏ ਕਦੇ ਕਦੇ ਮੈਂਨੂੰ ਆਪਣੇ ਪਿੰਡਾਂ ਕਨੀ ਬਰਸਾਤ ਜੇਠ ਦੇ ਮਹੀਨੇ ਚ ਕੇਸੂ ਖੇਡੇ ਯਾਦ ਆਉਂਦੇ ਨੇ ਓਹ ਦੂਰੋਂ ਇਸ ਤਰਾਂ ਦਿਸਦੇ ਨੇ ਜਿਵੇਂ ਜੰਗਲ ਨੂੰ ਅੱਗ ਲੱਗੀ ਹੋਵਰ ਲਾਟਾਂ ਲਟਾ ਲਟ ਬਲਦੀਆਂ ਹੋਣ ਧੂਆਂ ਉੱਕਾ ਦਾ ਹੋਵੇ ਓਹ ਦ੍ਰਿਸ਼ ਜੁੜਿਆ ਪਿਆ ਏ ਮੇਰੇ ਪਿੰਡਾਂ ਦੀ ਯਾਦ ਨਾਲ ਫੁੱਲ ਬੁਟਿਆ ਦਾ ਸ਼ੋਂਕ ਸੋਨੀਆ ਨੂੰ ਵੀ ਬੜਾ ਏ ਓਨੇ ਕੀਨੇ ਕਿਸਮਾਂ ਦੇ ਫੁੱਲ ਲਾਏ ਹੋਏ ਨੇ ਓਹ ਸੋਣੇ ਵੀ ਬੜੇ ਲੱਗਦੇ ਨੇ ਕਿਤੇ ਕਿਤੇ cactus ਦੇ ਬੂਟੇ ਨੇ ਪਰ ਕਦੇ ਕਦੇ ਮਨ ਚ ਖਿਆਲ ਆਉਂਦਾ ਕੀ ਇੱਕ ਕੀਆਰੀ ਸਰੋਂ ਦੀ ਹੋਵੇ ਜਦੋਂ ਫੂਲੇ ਤਾਂ ਪੀਲੀ ਚਾਦਰ ਬੀਸ਼ੀ ਦਿਸੇ ਤੇ ਮੈ lawn ਚ ਬੈਠਾ ਕਿਤਾਬ ਪੜਨ ਦੀ ਥਾਂ ਓਨਾ ਨੂੰ ਦੇਖਿ ਜਾਵਾਂ। ਪਰੋਣੇ ਤੇ ਬੱਚੇ ਸੋ ਗਏ ਨੇ ਰਾਮਪਾਲ gate ਵੱਲ ਸੋ ਪਿਆ ਏ ਪਰ ਸੋਨੀਆ ਦੇ ਕਮਰੇ ਦੀ ਬੱਤੀ ਜਗਦੀ ਏ ਅੱਜ ਦੀ ਰਾਤ ਓਨੁ ਨੀਂਦ ਓਕਹਿ ਆਵੇਗੀ ਮੈ ਜਾਕੇ ਦੇਖਦਾ ਹਾਂ, ਓਹ ਸਰਾਣੇ ਚ ਮੂੰਹ ਦੇਈ ਰੋ ਰਹੀ ਏ ਕੀ ਗੱਲ ਏ ਮੈ ਓਦੇ ਮੰਜੇ ਤੇ ਬਹਿ ਕੇ ਉਦੇ ਵਾਲਾਂ ਤੇ ਹੱਥ ਫੇਰਦਾ ਪੁੱਛਦਾ ਹਾਂ, ਓਦੇ ਰੋਣ ਚੋਂ ਆਵਾਜ ਨਿਕਲ ਆਉਂਦੀ ਏ ਮੈ ਉਦਾ ਮੂੰਹ ਸਿੱਧਾ ਕਰਕੇ ਦੇਖਦਾ ਹਾਂ ਤੇ ਸੋਚਦਾ ਹਾਂ ਵੀਚਾਰੀ ਨੇ ਆਪਣਾ ਕੀ ਹਾਲ ਕਰ ਲਿਆ ਏ, ਇੱਕ ਰਾਤ ਦੀ ਜੁਦਾਈ ਵੀ ਨਹੀਂ ਝੱਲ ਸਕਦੀ। ਲੋ ਜੀ ਸੱਤ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰੋਹਿਤ ਕੁਮਾਰ ਪਟਿਆਲੇ ਤੋਂ ਅੱਜ ਆਪਾਂ ਗੱਲ ਕਰਾਂਗੇ ਨੇਚਰ ਬਾਰੇ ਕੁਦਰਤ ਬਾਰੇ ਕੁਦਰਤ ਕੀ ਚੀਜ਼ ਹੈ ਕੀ ਸ਼ੈਅ ਆ ਹੈ ਨਾ ਅੱਜ ਕੱਲ ਆਪਾਂ। ਦੇਖ ਰਹੇ ਹਾਂ ਕੁਦਰਤ ਦੇ ਨਾਲ ਕਿੰਨਾ ਖਿਲਵਾੜ ਹੋ ਰਿਹਾ ਹੈ ਨਾ ਕਿੰਨਾ ਆਪਾਂ ਬੈਡ ਇਫ਼ੇਕ੍ਟ ਕਰ ਰਹੇ ਹੈ ਨਾ ਕੁਦਰਤ ਨਾਲ ਸਗੋਂ ਜਿੰਨਾ ਆਪਾਂ ਕੁਦਰਤ ਨਾਲ ਛੇੜ ਛਾੜ ਕਰ ਰਹੇ ਹਾਂ ਉਨ੍ਹਾਂ ਹੀ ਕੁਦਰਤ ਆਪਣੇ ਨਾਲ ਛੇੜ ਛਾੜ ਕਰ ਰਹੀ ਹੈ।

ਪੰਜ ਤੱਤਾਂ ਦੀ ਆਪਣੀ ਜਿਵੇਂ ਆਪਣਾ ਸ਼ਰੀਰ ਹੈ ਆਪਾਂ ਇਹਦੇ ਨਾਲ ਵੀ ਛੇੜ ਛਾੜ ਕਰਦੇ ਹਾਂ ਹੈ ਨਾ ਚਾਹੇ ਦੂਸਰੇ ਦੀ ਲਾ ਲਓ ਚਾਹੇ ਆਪਣੀ ਲੈ ਲਓ ਆਪਾਂ ਕਿਸੇ ਪੰਛੀ ਨੂੰ ਹੈ ਨਾ ਜਾਂ ਕਿਸੇ ਆਪਣਾ ਜਾਨਵਰ ਨੂੰ ਆਪਾਂ ਨੁਕਸਾਨ ਪਹੁੰਚਾਂਦੇ ਹਾਂ ਜਾਂ ਆਪਾਂ ਕੁਦਰਤ ਨੂੰ

ਘਾਅ ਆਉਣ ਲੱਗ ਗਿਆ ਘਾਅ ਨਾਲ ਗਰਮਾਇਸ਼ ਪਾਣੀ ਆਪਾਂ ਜਰੂਰ ਦਿੰਦੇ ਹਾਂ ਹਰਿਆਲੀ ਹੈਗੀ ਹੈ but ਆਕਸੀਜ਼ਨ level ਓਵੇਂ ਦਾ ਨਹੀਂ ਮਿਲਣਾ ਜਿਵੇਂ ਦਾ ਪੇੜਾਂ ਨਾਲ ਮਿਲਣਾ ਹੁਣ ਆਪਾਂ ਦੇਖਦੇ ਹਾਂ ਪੇੜ ਵੀ ਨਹੀਂ ਹੈ ਚਲੋ ਆਪਾਂ ਇਹ ਨਹੀਂ ਕਹਿੰਦੇ ਵੀ ਪੇੜ ਨਹੀਂ ਹੈ ਗੇ artificial ਪੇੜ ਲੱਗ ਗਏ ਕਿਵੇਂ। ਮਤਲਬ ਕਿ ਕਿਵੇਂ fancy ਪੇੜ ਆਪਾਂ ਕਹਿ ਦੀਏ ਵੀ ਜਿਵੇਂ ਸ਼ਹਿਰੂ ਪੇੜ ਹੈਨਾ ਵੀ ਜਿਨ੍ਹਾਂ ਦਾ ਆਪਾਂ ਨੂੰ ਫਾਇਦਾ ਬਹੁਤ ਘੱਟ ਤੇ ਨੁਕਸਾਨ ਬਹੁਤ ਜਿਆਦਾ ਹੈ ਨਾ ਹੈ ਨਾ ਵੀ ਜਿਨ੍ਹਾਂ ਦਾ ਖਿਲਾਰਾ ਕਾਫੀ ਹੈ ਉਹ ਜਿਵੇਂ ਆਪਾਂ ਕਹਿ ਦਿੰਨੇ ਹਾਂ ਖਜ਼ੂਰ ਦਾ ਪੇੜ ਹੈ ਫਾਇਦਾ ਕੁਝ ਹੈ ਨਹੀਂ ਨਾ ਛਾਂ ਦਿੰਦਾ ਹੈ ਨਾ ਵਾਸਤਾ ਐਨੇ time ਬਾਅਦ ਖਜ਼ੂਰ ਹੁੰਦੇ ਨੇ ਵੇਚ ਕੇ ਖਾ ਲੈ ਚਲ ਛਾਂ ਛੂੰ ਕਦੇ ਮਿਲੀ ਨਹੀਂ ਨਾ ਇਹਨੂੰ ਸੇਕਣ ਦੇ ਕੰਮ ਆਇਆ ਨਾ ਲੱਕੜ ਨੂੰ ਆਪਾਂ ਅੱਗ ਲਾ ਕੇ ਸੇਕ ਸਕਦੇ ਹਾਂ ਹੈ ਨਾ ਉਹ ਕੰਮ ਹੋਇਆ ਪਿਆ ਕਿਉਂਕਿ ਹੁਣ ਜਿਹੜੇ ਆਪਣੇ ਸ਼ਹਿਰਾਂ ਦੇ ਵਿੱਚ ਪੇੜ ਪੋਧੇ ਲੱਗੇ ਹੁੰਦੇ ਨੇ ਉਹ ਇੱਕ ਹੱਦ ਤੱਕ ਹੁੰਦੇ ਨੇ ਹੈ ਨਾ ਛੋਟੇ ਛੋਟੇ ਰਹੀ ਜਾਂਦੇ ਨੇ ਓਹਦੇ ਚ ਨਾ ਆਪਾਂ ਕੁਝ ਕਰ ਸਕਦੇ ਹਾਂ ਉਹਨਾਂ ਚ ਬੱਸ cutting ਕਰਕੇ ਇੱਕ ਸਜਾਵਟ ਕਰ ਸਕਦੇ ਹਾਂ ਆਕਸੀਜ਼ਨ ਦਿੰਦੇ ਨੇ ਇਹ ਇਹੋ ਜਿਹੀ ਗੱਲ ਨਹੀਂ ਕਿ ਨਹੀਂ ਦਿੰਦੇ ਪਰ ਉਹ ਕਾਰਬਨ ਡਾਈਆਕਸਾਈਡ ਜਿਆਦਾ ਛੱਡਦੇ ਨੇ ਹੁਣ ਪਹਿਲਾਂ ਦੇ ਟਾਈਮਾਂ ਚ ਕੀ ਹੁੰਦਾ ਸੀ ਵੈਸੇ ਚਾਹੇ ਪਿੰਡ ਹੈ ਚਾਹੇ ਸ਼ਹਿਰ ਹੈ ਵੈਸੇ ਸ਼ਹਿਰ।

ਹੈ ਨਾ ਪਿੱਪਲ ਸੀਗਾ ਪਿੱਪਲ ਚੌਵੀ ਘੰਟੇ ਆਕਸੀਜਨ ਦਿੰਦਾ ਸੀਗਾ ਹੈ ਨਾ ਨਿੱਮ ਹੈ ਨਿੱਮ ਆਕਸੀਜ਼ਨ ਤਾਂ ਦਿੰਦੀ ਹੀ ਸੀ ਚਲੋ ਰਾਤ ਨੂੰ ਚਲੋ ਚਾਹੇ ਕਾਰਬਨਡਾਈਆਕਸਾਈਡ ਛੱਡਦੀ ਸੀਗੀ but ਦੀਨੇ ਕੀ ਕਰਦੀ ਸੀਗੀ ਦੀਨੇ ਓਹਨੇ ਜਿਹੜੀ ਆਕਸੀਜ਼ਨ ਦੇ ਦਿੱਤੀ ਤੇ ਜਿਹੜੇ ਨਿੱਮ ਦੇ ਪੱਤੇ ਸੀਗੇ ਉਹ ਟਕੋਰ ਕਰਨ ਦੇ ਕੰਮ ਆ ਗਏ ਹੈ ਨਾ ਤੇ ਇੱਕ ਹੁੰਦੀ ਸੀ ਡੇਕ ਡੇਕ ਦਾ ਕੀ ਫਾਇਦਾ ਹੁੰਦਾ ਸੀ ਡੇਕ ਸੀਗੀ ਜਿਹੜੀ ਓਹਨੇ ਆਕਸੀਜ਼ਨ ਦੇਣੀ ਰਾਤ ਨੂੰ ਚਲ ਕਾਰਬਨਡਾਈਆਕਸਾਈਡ ਦੇਣਾ ਆਪਾਂ ਐਂ ਨਹੀਂ ਕਹਿੰਦੇ ਨਹੀਂ ਦੇਣਾ ਪਰ ਦਿਨੇ ਇੰਨੀ ਜਿਆਦਾ ਆਕਸੀਜ਼ਨ ਦੇ ਦੇਣੀ ਵੀ ਰਾਤ ਨੂੰ ਕਾਡਾਈਆਕਸਾਈਡ ਘੱਟ ਦਿੰਦੀ ਸੀ ਓਹੋ but ਜਿਹੜੀ ਡੇਕ ਹੁੰਦੀ ਸੀ ਓਹਦੇ ਚ ਨਿਮੋਲੀਆਂ ਹੁੰਦੀਆਂ ਸੀ ਆਪਾਂ ਦੇਖਦੇ ਹੋਵਾਂਗੇ ਨਿੱਮ ਵਰਗਾ ਹੀ ਪੇੜ ਹੁੰਦਾ ਹੈ ਡੇਕ ਦਾ ਓਹਦੇ ਤੇ ਨਿਮੋਲੀਆਂ ਉੱਗਦੀਆਂ ਸੀ ਉਹ ਜਿਹਦੇ ਆਪਾਂ ਘਰ ਦੇ ਵਿੱਚ ਅੱਜ ਕੱਲ ਸ਼ਾਇਦ ਬਹੁਤ ਘੱਟ ਰਹਿ ਗਈਆਂ ਪਿੰਡਾਂ ਦੇ ਵਿੱਚ ਹੁੰਦੀਆਂ ਨੇ ਸ਼ਾਇਦ ਪਰ ਸ਼ਹਿਰਾਂ ਦੇ ਵਿੱਚ ਬਹੁਤ **** ਦੇਖਣ ਨੂੰ ਮਿਲਦਾ ਇੱਕ ਚਿੱਟੀ ਜਿਹੀ ਸਾਬਣ ਰੇਰ ਹੁੰਦੀ ਹੈ ਕਪੜੇ ਧੋਣ ਅਲੀ ਜਿਹਨੂੰ ਆਪਾਂ ਦੇਸੀ। ਸਾਬੂਣ ਕਹਿ ਦਿੰਨੇ ਆ ਉਹ ਸਾਬਣ ਜਿਹੜੀ ਹੈ ਓਹ ਉਹਤੋਂ ਬਣਦੀ ਸੀਗੀ ਨਿੱਮ ਤੋਂ ਤੇ ਨਿਮੋਲੀਆਂ ਤੋਂ ਨਿਮੋਲੀਆਂ ਤੋੜ ਕੇ ਹੈ ਨਾ ਉਨ੍ਹਾਂ ਨੂੰ ਉਬਾਲ ਊਬੂਲ ਕੇ ਜੋ ਵੀ system ਹੁੰਦਾ ਸੀਗਾ ਵੀ natural ਚੀਜ਼ ਨਾਲ ਆਪਾਂ ਕੱਪੜੇ ਵੀ ਧੋਂਦੇ ਸੀ ਤੇ natural ਚੀਜ਼ ਨਾਲ ਕਰਦੇ ਹੁੰਦੇ ਸੀਗੇ ਨਿੱਮ ਦੀ ਮਤਲਬ ਕਿ ਟਕੋਰ ਕਰਦੇ ਸੀਗੇ ਨਿੱਮ ਨਾਲ ਨਿੱਮ ਦੇ ਪਾਣੀ ਨਾਲ ਨਹਾਉਣਾ ਹੈ ਨਾ ਸਰ ਧੋਣਾ ਜਾਂ ਕੁਝ ਵੀ ਕਰਨਾ ਹੈ ਨਾ ਤੇ ਉਹ ਆਪਾਂ ਨੂੰ ਫਾਇਦਾ ਦਿੰਦਾ ਸੀਗਾ ਤੇ ਓਦੂੰ ਬਾਅਦ ਆ ਗਿਆ ਬੋਹੜ ਦਾ ਪੇੜ ਬੋਹੜ ਦਾ ਪੇੜ ਤਾਂ ਸਭ ਤੋਂ ਵਧੀਆ ਉਹ ਤਾਂ ਜੇ ਕੋਈ ਬਿਮਾਰ ਹੈ ਤਾਂ ਵੀ ਕਿਓਂਕਿ ਜਿਹੜਾ ਉਸਦੇ ਵਿੱਚੋਂ ਦੁੱਧ ਨਿੱਕਲਦਾ ਹੈ ਪੱਤਾ ਤੋੜ ਕੇ ਉਹ ਵੀ ਵਧੀਆ ਤੇ ਓਦੂੰ ਬਾਅਦ ਜਿਹੜਾ ਤੁਸੀਂ ਐਂ ਲਾ ਲੋ ਵੀ ਛਾਂ ਹੈ ਤਾਂ ਸਭ ਤੋਂ ਜਿਆਦਾ ਤੇ life ਉਹ ਵੀ ਜਿਆਦਾ ਹੁਣ ਜਿਵੇਂ ਪਿੱਪਲ ਹੈ ਪਿੱਪਲ ਦੀ ਦੋ ਸੌ ਸਾਲ ਉਮਰ ਹੈ ਉਸ ਹਿਸਾਬ ਨਾਲ ਜਿਹੜਾ ਆਪਣਾ ਆਹਾ ਆ ਗਿਆ ਨਿੱਮ ਆ ਗਈ ਉਹਦੀ ਵੀ ਸੋ ਸਾਲ ਆ ਤੇ ਬੋਹੜ ਆ ਉਹਦੀ ਵੀ ਦੋ ਸੋ ਸਾਲ ਉਮਰ ਆ, ਦੋ ਸੋ ਸਾਲ ਤਾਂ ਥੋਨੂੰ ਛਾਂ ਦੇ ਰਿਹਾ ਨਾ ਓਹੋ ਇਹ ਚੀਜ ਇੱਕ ਆਪਾ ਪਿੱਪਲ ਦਾ ਪੇੜ ਲੈਣੇ ਆ ਓਹਦੇ ਤਾਂ ਦੋ ਸੋ ਦੋ ਸੋ ਸਾਲ ਓਹਨੇ ਆਪਾ ਨੂੰ ਛਾਂ ਵੀ ਦੇਣੀ ਆ ਚੋਵੀ ਘੰਟੇ ਆਕਸੀਜਨ ਵੀ ਦੇਣੀ ਆ, ਵਿਚੋ ਸੁਕੁਗਾ ਫੇਰ ਓਹਨੇ ਹਰਾ ਹੋ ਜਾਣਾ, ਸੁਕਣਾ ਫੇਰ ਹਰਾ ਹੋ ਜਾਣਾ ਇਹ ਚੀਜ਼ ਵੇਖੋ ਤੁਸੀਂ ਇਹ। ਹੁਣ ਆਪਣੇ ਜਿਹੜੇ ਸ਼ਹਿਰ ਹੈਗੇ ਨੇ ਉਹਨਾਂ ਦੇ ਵਿਚ ਹੈ ਨਹੀ ਕੁਛ, ਸ਼ਹਿਰਾ ਦੇ ਵਿਚ maybe ਬਹੁਤ ਘੱਟ ਆ ਜਿਹੜੇ ਪਿੱਪਲ ਦੇ ਪੇੜ ਆ, ਪਿੱਪਲ ਤਾਂ ਚਲੋ ਹੋਣਗੇ ਹਨਾ ਉਹ ਵੀ ਜੇ ਕਿੱਤੇ ਦੇਖ ਲਿਆ ਲੋਕ ਵੱਡ ਕੇ ਲੈ ਜਾਂਦੇ ਜਾਂ ਕੁਛ ਹੋਰ ਹਨਾ ਇਹ ਜਿਹੜੇ ਆਪਣੇ ਸ਼ਹਿਰਾਂ ਦੇ ਵਿਚ ਹੈ ਸ਼ਹਿਰਾਂ ਦੇ ਵਿਚ ਆਪਾਂ ਸਾਰੇ ਦੇਖ ਲੋ ਕੁਛ ਵੀ ਨਹੀ ਹੇਗਾ ਹਣਾ ਪਿੰਡਾ ਦੇ ਵਿਚ ਆਪਣੇ ਪਿੱਪਲ ਦਾ ਪੇੜ ਵੀ ਹੈ ਬੋਹੜ ਵੀ ਹੈ ਨਿੱਮ ਵੀ ਹੈ ਬਹੁਤ rare ਪਿੰਡਾਂ ਦੇ ਵਿਚ ਆਪਾਂ ਨੂੰ ਨਿੱਮ ਦੇ ਪੇੜ ਆਪਣੇ ਸ਼ਹਿਰਾਂ ਦੇ ਵਿਚ ਆਪਾਂ ਨੂੰ ਨਿੱਮ ਦੇ ਪੇੜ ਮਿਲਣਗੇ ਕਿਓਂਕਿ ਆਪਾਂ ਨੂੰ ਸ਼ਹਿਰਾਂ ਦੇ ਵਿਚ ਨਿੱਮ ਦੇ ਪੇੜ ਬਹੁਤ ਘੱਟ ਵੇਖਣ ਨੂੰ ਮਿਲਦੇ ਨੇ ਆਪਾਂ ਲਭਦੇ ਰਹਿ ਜਾਨੇ ਆ ਵੀ ਨਿੱਮ ਦੇ ਪੇੜ ਹੈ ਨਹੀਂ ਹੈ ਨਹੀਂ ਆਪਾਂ ਦੇਖਦੇ ਰਹਿ ਜਾਨੇ ਆ ਇਹੀ ਦੇਖੋ ਬਹੁਤ ਕਿਓਂਕਿ ਨਿੱਮ ਨੂੰ ਜਿਹੜੇ ਜਾਂ ਕੁਛ ਹੋਰ ਲੱਗ ਗਿਆ ਕਿਓਂਕਿ main ਗੱਲ ਇਹ ਕਿ infection ਹੈ infection ਦੇ ਉੱਤੇ ਕੰਮ ਕੀਹਨੇ ਕਰਨੇ ਨਿੱਮ ਨੇ ਕਿਓਂਕਿ ਨਿੱਮ ਇਕ organic ਹੈਗੀ ਠੀਕ ਹੈ ਆਰਗੈਨਿਕ ਹੈ ਓਹੋ ਨਿੱਮ ਓਹਨੇ ਆਪਣੇ ਸ਼ਰੀਰ ਦੇ ਉੱਤੇ ਗੁਡ ਇਫ਼ੇਕ੍ਟ੍ਸ ਆ ਹਣਾ ਜਿਹੜਾ ਪਾਣੀ ਆਪਣੇ ਤੇ ਪੈਂਦੇ ਕਿਓਂਕਿ ਪਹਿਲਾਂ ਆਪਾਂ ਉਬਾਲ ਲਿਆ ਉਬਾਲ ਕੇ ਫੇਰ। ਪ੍ਰੋਟੀਨ ਵਗੈਰਾ ਜਿੰਨਾ ਕੁਸ਼ ਸੀਗਾ ਹਣਾ ਬੈਕਟੀਰੀਆ ਵਗੈਰਾ ਸਾਰੇ ਪਾਣੀ ਚ ਆ ਗਏ ਉਹ ਪਾਣੀ ਚ ਆਪਣੇ ਪੈਰ ਪਾ ਲਏ ਜਾ ਕੁਛ ਵੀ ਕਰ ਰਹੇ ਟਕੋਰ ਵਗੈਰਾ ਕਰ ਲਈ ਓਹਦੇ ਨਾਲ ਆਪਾਂ ਨੂੰ good effects ਹੋ ਗਏ ਓਹੀ ਅੱਜਕਲ ਆਪਾਂ ਨੂੰ ਪਿੰਡਾ ਸ਼ਹਿਰਾਂ ਚ ਲਭਦੇ ਨਹੀਂ ਹੈਗੇ ਆਪਾਂ ਲਭਦੇ ਫਿਰਦੇ ਹੈ ਵੀ ਹਾਂ ਯਾਰ ਆਪਾਂ ਨੂੰ ਕੀਤੇ ਨਿੱਮ ਮਿਲ ਜੇ ਕਈ ਬੰਦੇ ਇਹੋਜੇ ਨੇ ਜਿਹਨੂੰ ਨਹੀਂ ਪਤਾ ਹੁੰਦਾ ਨਿੱਮ ਤੇ ਡੇਕ ਚ ਕਿ ਫਰਕ ਆ ਉਹ ਡੇਕ ਦੇ ਪੱਤੇ ਵਾਲ ਕੇ ਉਹ ਕਰ ਲੈਂਦੇ ਟਕੋਰ ਕਰ ਲੈਂਦੇ ਉਹ ਬਿਮਾਰ ਹੋ ਜਾਂਦੇ ਨੇ ਕਈ ਵਾਰ ਠੀਕ ਹੈ ਨਾ

ਵੱਡਣੇ ਇਹ ਆਪਣੇ ਗੁਰਬਾਣੀ ਚ ਵੀ ਲਿਖਿਆ ਹੋਇਆ ਵੇਖੋ ਤੁਸੀਂ ਇਹ ਚੀਜ ਦੇਖੋ ਕਿ ਹੁਣ ਤੁਸੀਂ ਆਪਣੇ nature ਨਾਲ ਐਂਵੇ ਕਰੋਂਗੇ ਤਾਂ ਕਿ ਹੋਊਗਾ ਹੁਣ ਆਪਾਂ ਅੱਜਕਲ ਵਗੈਰਾ ਦੇਖਦੇ ਏ ਹਣਾ ਪਹਿਲਾਂ ਦੇ ਟੈਮਾਂ ਚ ਕਿ ਹੁੰਦਾ ਸੀਗਾ ਆਪਾਂ ਜਿਹੜੇ ਕੁੱਤੇ ਹੁੰਦੇ ਸੀ

ਜਾ ਜਿਹੜੇ ਆਪਣੇ ਓਹੋ ਹੋਗੇ ਪਕ੍ਸ਼ੀ ਹੋਗੇ ਓਹਨਾ ਨੂੰ ਆਪਾਂ ਬਾਜਰਾ ਪਾ ਦੇਣਾ ਹਣਾ ਪਾਣੀ ਤਾਂ ਆਪਾਂ ਹਰੇਕ ਨੂੰ ਹੀ ਦਿੰਦੇ ਸੀਗੇ ਅੱਜਕਲ ਦੇ ਟੈਮ ਚ ਦੇਖੋ ਕਿ ਹੋ ਗਿਆ ਹੈ ਕੁਦਰਤ ਦੀ ਚੀਜ ਹੈ ਜਿਹੜਾ ਹਣਾ ਕੁਦਰਤ ਦੇ ਹਿਸਾਬ ਨਾਲ ਹੁਣ ਸ਼ਹਿਰਾਂ ਚ ਨਾਲੀਆਂ ਨੇ ਜਿਹੜੀਆਂ ਉਹਨਾਂ ਚ ਕੁੱਤੇ ਨਹਾ ਰਹੇ ਨੇ ਹਣਾ ਉਹੀ ਪਾਣੀ ਪੀ ਰਹੇ ਨੇ ਤੇ ਓਹੀ ਪਾਣੀ ਨਾਲ ਉਹ ਬਿਮਾਰ ਹੁੰਦੇ ਨੇ ਹਣਾ ਓਹੀ ਪਾਣੀ ਨਾਲ ਉਹ ਬਿਮਾਰ ਹੁੰਦੇ ਨੇ ਓਦੂੰ ਬਾਅਦ ਓਹੀ ਕੁਦਰਤ ਨਾਲ ਖਿਲਵਾੜ ਹੋਗੀ ਕਿਓਂਕਿ ਕੁਦਰਤ ਦੀ ਚੀਜ ਸੀਗੀ ਕੁੱਤੇ ਨਾਲ ਬਿਲੀਆਂ ਨਾਲ ਹਣਾ ਓਹੀ ਪਕ੍ਸ਼ੀ ਨੇ ਜਿਹੜੇ ਅੱਜਕਲ ਹੁਣ ਆਪਾਂ rays ਆ ਅਹ ਆਪਣੇ ਟਾਵਰ ਹੋਗੇ ਜਿਵੇਂ ਆਪਨੇ ਮੋਬਾਈਲ ਉਹ ਆਪਣੀ ਜਿਆਦਾ ਵਧਾ ਦਿਤੀਆਂ ਨੇ ਨਾ rays ਓਹਦੇ ਨਾਲ ਉਹ ਜਿਹੜੇ ਓਹੋ ਨੇ ਪੰਛੀ ਪੰਛੀ ਨੇ ਆਪਣੇ ਹਣਾ ਚਿੜੀਆਂ ਹੋ ਗਿਆ ਅੱਜਕਲ ਕਿੰਨੀਆਂ ਚਿੜੀਆਂ ਅਲੋਪ ਹੋ ਗਿਆ ਕਿਉਂ ਹੋ ਗਿਆ ਕਿਓਂਕਿ ਉਹ ਮਰ ਗਈ ਕਿਓਂਕਿ ਉਹ ਮਰ ਗਈਆਂ ਕਿਵੇਂ ਮਰ ਗਿਆ ਜਿਹੜੇ ਆਪਣੇ ਅਹ radius ਵਧਾਈ ਹੋਈ ਹੈ ਆਪਾਂ ਨੇ ਅਹ ਮਤਲਬ ਕਿ ਇਹਦੀ ਟਾਵਰਾਂ ਦੀ ਹਣਾ ਓਹਦੇ ਨਾਲ ਉਹ ਮਰ ਰਹੇ ਨੇ ਉਹਨਾਂ ਨੂੰ ਸਾਹ ਨਹੀਂ ਆ ਰਿਹਾ ਹਣਾ ਉਹ ਰਹਿਣ ਰਹਿਣ ਕਿਥੇ ਪੇੜ ਹੈ ਨਹੀਂ ਗੇ ਸ਼ਹਿਰਾਂ ਦੇ ਵਿਚ ਪੇੜ ਖਤਮ ਹੋ ਗਏ ਤੇ ਪਕਸ਼ੀ ਨੇ ਰਹਿਣਾ ਕਿਥੇ ਹੈ ਪੇੜਾਂ ਤੇ ਹੁਣ ਪੇੜ ਹੋਣਗੇ ਤਾਂ ਪੰਛੀ ਹੋਣਗੇ ਠੀਕ ਹੈ ਨਾ ਹੁਣ ਅਜਕਲ ਫਸਲਾਂ ਕਿਓਂ ਖਰਾਬ ਹੋਣ ਲੱਗ ਗਈਆਂ ਫਸਲਾਂ ਤਾਂਹੀ ਖਰਾਬ ਹੋਣ ਲੱਗ ਗਿਆ। ਜਿਹੜੀ ਆਪਾਂ ਰੇਹਾਂ ਸਪ੍ਰੇਹਾਂ ਆਲੀ ਖੇਤੀ ਕਰਦੇ ਆ ਤੇ ਓਦੂੰ ਬਾਅਦ ਜਿਹੜੇ ਕੀੜੇ ਨੇ ਪਹਿਲਾਂ ਦੇ ਟੈਮ ਚ ਅਹ ਬਗੁਲੇ ਹੁੰਦੇ ਸੀ ਨਾ ਬਗਲੇ ਹੁਣ ਬਹੁਤ ਘੱਟ ਗਏ ਹਣਾ ਕਾਂ ਕਿੰਨੇ ਘੱਟ ਗਏ ਹੋਰ ਚੀਜਾਂ ਘੱਟ ਗਿਆਂ। ਕਿਓਂ ਘੱਟ ਗਿਆ ਕਿਓਂਕਿ ਪਹਿਲਾਂ ਦੇ ਟੈਮ ਚ ਇਹ ਚੀਜਾਂ ਵੱਧ ਹੁੰਦੀਆਂ ਸੀ ਚਿੜੀਆਂ ਵਗੈਰਾ ਵੱਧ ਹੁੰਦੀਆਂ ਸਿਗਿਆ ਤੇ ਓਨਾ ਹੀ ਆਪਣੇ ਜਿਹੜੇ ਅਹ ਫਸਲ ਹੁੰਦੀ ਸੀ ਓਹਨੂੰ ਸੁੰਡੀ ਵਗੈਰਾ ਘੱਟ ਲਗਦੀ ਸੀਗੀ ਕਿਓਂਕਿ ਓਹੀ ਉਹ ਜਿਹੜੀ ਜਿੰਨੀ ਫਸਲ ਹੋਣੀ ਉਹ ਜਿਹੜੇ ਕੀੜੇ ਵਗੈਰਾ ਹੋਣੇ ਉਹ ਚਿੜੀਆਂ ਵਗੈਰਾ ਨੇ ਹਣਾ ਕਾਵਾਂ ਨੇ ਬਗਲਿਆਂ ਨੇ ਉਹ ਖਾ ਜਾਣੇ ਜਿੰਨੇ ਉਹ ਖਾ ਲੈਣੇ ਤੇ ਓਦੂੰ ਬਾਅਦ ਉਹ ਕਿ ਹੋਣਾ ਘੱਟ ਘੱਟ ਜਾਣੇ ਓਹੋ ਓਹੀ ਓਹਨਾ ਨੂੰ ਫਾਇਦਾ ਹੋਣਾ ਸੀਗਾ ਹਣਾ ਝਾੜ ਵਧੀਆ ਹੁੰਦਾ ਤੇ ਅੱਜਕਲ ਦੇਖ ਲੋ ਨਿਰੇ ਰੇਹਾਂ ਸਪ੍ਰੇਹਾਂ ਕਰਨ ਤੋਂ ਬਾਅਦ ਵੀ ਜੇ ਆਪਾਂ ਉਹ ਚੰਗਾ ਨਾ ਅਹ ਫਸਲ ਚੰਗੀ ਨਾ ਹੋਵੇ ਤਾਂ ਕਿਸਾਨ ਕਿੰਨਾ ਉਹ ਹੁੰਦੇ ਓਹਦੇ ਨਾਲ ਹੀ ਖਿਲਵਾੜ ਹੈ ਨਾ nature ਨਾਲ ਹੀ ਖਿਲਵਾੜ ਹੈ ਆਪਾਂ nature ਨਾਲ ਇੰਨਾ ਉਹ ਕਰ ਰਹੇ ਆ but ਫੇਰ ਵੀ ਦੇਖੋ nature ਨੇ ਥੋਨੂੰ ਕਿੰਨਾ ਕੁਸ਼ ਦਿੱਤਾ ਹਣਾ nature ਨੇ ਥੋਨੂੰ ਸਾਰਾ ਕੁਸ਼ ਦਿੱਤਾ nature ਥੋਨੂੰ ਸਾਹ ਦੇ ਰਹੀ ਆ ਹਣਾਂ ਹਵਾ ਅਕਸੀਜਨ ਦੇ ਰਹੀ ਹੈ ਆਪਾਂ ਨੂੰ ਹਣਾ ਓਦੂੰ ਬਾਅਦ ਦੂਜੀ ਗੱਲ ਧੁੱਪ ਦੇ ਰਹੀ ਹੈ ਹਵਾ ਦੇ ਰਹੀ ਏ ਹਣਾ ਪਾਣੀ ਹੋ ਗਿਆ ਧਰਤੀ ਹੋ ਗਈ ਰਹਿਣ ਵਾਸਤੇ ਮਿੱਟੀ ਹੋ ਗਈ ਸਾਰਾ ਕੁਸ਼ ਦੇ ਰਹੀ ਹੈ ਪਰ ਆਪਾਂ ਉਹ ਸਾਰੀ ਚੀਜਾਂ ਨੂੰ ਦੂਰ ਛੱਡਦੇ ਜਾ ਰਹੇ ਹੈ ਪਾਣੀ ਹੈ ਪਾਣੀ ਕਿੰਨਾ ਗੰਦਲਾ ਹੋ ਗਿਆ ਪੰਜਾਬ ਦਾ ਕਿਵੇਂ ਹੋਇਆ ਆਪਾਂ waste ਕੀਤਾ ਤਾਂ ਹੋਇਆ ਹਮ ਕਿੰਨੀਆਂ ਘਟਿਆਂ ਅਹ ਆਪਣਾ ਹੁਣ ਓਕ੍ਸੀਜਨ ਹੋ ਗਈ ਕਿੰਨੀ ਗੰਦੀ ਹੋਈ ਵੀ ਹੈ ਹਣਾ ਹੋਰ ਚੀਜਾਂ ਨੇ ਸਾਰੀਆਂ ਚੀਜਾਂ ਦਾ ਫਰਕ ਪਿਆ ਹੈਗਾ ਕਿਵੇਂ ਪਿਆ ਵਿਆ ਆਪਾਂ ਹੁਣ ਆਪਾਂ ਆਪਣੇ nature ਨੂੰ ਸੰਭਾਲਿਆਂ ਨਹੀਂ ਜਾ ਰਿਹਾ ਤਾਂ ਕਰਕੇ ਪੇੜ ਪੌਧੇ ਘਟੀ ਜਾ ਰਹੇ ਨੇ ਉਹ ਹਿਸਾਬ ਨਾਲ ਆਪਣਾ nature ਘਟੀ ਜਾ ਰਿਹੇ ਖਰਾਬ ਹੁੰਦਾ ਜਾ ਰਿਹੇ

ਪਾਣੀ ਆ ਜਾਂਦਾ ਸੀਗਾ ਕਿੰਨੇ ਖੂਹ ਛੋਟੇ ਆਪਾਂ ਹੁਣ ਅੱਜ ਦੇ ਟੈਮ ਚ ਦੇਖਦੇ ਹੈ ਪੁਰਾਣੇ ਖੂਹ ਛੋਟੇ ਛੋਟੇ ਹੁੰਦੇ ਨੇ ਪਰ ਓਹਨਾ ਚ ਪਾਣੀ ਭਰਿਆ ਹੁੰਦਾ ਸੀਗਾ ਹੁਣ ਕਿਉਂ ਨਹੀਂ ਹੈਗਾ ਪਾਣੀ ਡੂੰਗਾ ਹੋ ਗਿਆ ਕਿਵੇਂ ਹੋ ਗਿਆ ਕਿਓਂਕਿ ਹੁਣ ਆਪਾਂ ਜਿਵੇਂ ਜਿਵੇਂ ਪੇੜ ਘਟਦੇ ਜਾ ਰਹੇ ਨੇ ਆਪਾਂ ਨਾ ਪੈੜਾਂ ਨੂੰ ਪਾਣੀ ਦੇਣੇ ਨਾ ਪੇੜਾਂ ਨੇ ਮੀਂਹ ਕਿਓਂਕਿ ਮੀਂਹ ਪੈਣਾ ਉਹ ਵੀ ਪੇੜਾਂ ਨਾਲ ਪੈਣੇ ਹਣਾ ਹਰੇਕ ਚੀਜ ਕਿਥੋਂ ਹੋਣੀ ਹੈ ਪੇੜਾਂ ਨਾਲ ਹੋਣੀ ਹੈ ਪੇੜ ਹੈ ਨਹੀਂ ਨਾ ਮੀਂਹ ਪੈ ਰਹੇ ਨੇ ਆਣ ਆਲੇ ਟੈਮ ਵਿਚ ਹੁਣ ਵੀ ਪਿੱਛੇ ਜਿਹੇ ਜਦੋਂ survey ਹੋਇਆ ਸੀਗਾ ਸਤਾਰਾਂ ਸਾਲ ਦਾ ਪੰਜਾਬ ਦੇ ਵਿਚ ਪਾਣੀ ਰਹਿ ਗਿਆ ਕਿਵੇਂ ਰਹਿ ਗਿਆ ਇੰਨਾ ਪਾਣੀ ਤਾਂ ਘੱਟ ਗਿਆ ਕਿਓਂਕਿ ਹੁਣ ਦੇਖੋ ਕਿਓਂਕਿ ਪਾਣੀ ਤਾਂ ਘਟਣਾ ਈ ਹੈ ਹੁਣ ਪਾਣੀ ਤਾਂ ਘਟਣੇ ਕਿਓਂਕਿ ਆਪਾਂ ਆਪਣੇ nature ਨੂੰ ਆਪਣੇ weather ਨੂੰ ਸੰਭਾਲਿਆ ਨਹੀਂ ਹੈਗਾ weather ਨੂੰ ਕਿਵੇਂ ਸੰਭਾਲਣੇ ਆਪਾਂ ਵੱਧ ਤੋਂ ਵੱਧ ਪੇੜ ਲਾਈਏ ਪੌਧੇ ਲਾਈਏ ਹਣਾ

ਆਪਾਂ ਓੰਨਾ ਹੀ ਜਿਵੇਂ ਢੰਗਰਾਂ ਨੂੰ ਹੁਣ ਅੱਜਕਲ ਲਿਫਾਫੇ ਖਾਣ ਲੱਗ ਗਏ ਹਣਾ ਹੋਰ ਚੀਜਾਂ ਹੋ ਗਿਆ ਓਹਦੇ ਨਾਲ ਕੰਮ ਖਰਾਬ ਹੁੰਦੇ ਤਾਂ ਕਰਕੇ ਤੁਸੀਂ ਇਹ ਚੀਜ ਦੇਖੋ ਅੱਜ ਬੱਸ ਥੋਨੂੰ ਮੈਂ ਇਹੀ ਦਸਣਾ ਸੀਗਾ ਵੀ ਆਪਾਂ nature ਨੂੰ ਸੰਭਾਲੋ ਜਿੰਨਾ ਜਿਆਦਾ ਸੰਭਾਲ ਸਕਦੇ ਹੋ ਕਿਓਂਕਿ ਜੇ nature ਨੂੰ ਸੰਭਾਲੋਂਗੇ ਤਾਂ ਆਪਣਾ future good ਹੋਊਗਾ ਨਹੀਂ ਨਹੀਂ ਹੋਊਗਾ ਮੈਂ ਥੋਡਾ ਆਪਣਾ ਰੋਹਿਤ ਕੁਮਾਰ ਅੱਜ ਦੇ ਵਿਚਾਰ ਨਾਲ ਸੱਤ ਸ਼੍ਰੀ ਅਕਾਲ ਹੱਸਣਾ। ਸਤਿ ਸ਼੍ਰੀ ਅਕਾਲ ਜੀ, ਹੱਸਣਾ ਹੱਸ ਹੱਸ ਕੇ ਉਸ ਦੇ ਢਿੱਡ ਵਿੱਚ ਪੀੜ ਹੋ ਗਈ। ਸਰੀਰ ਦਾ ਅੰਗ ਗਲੇ ਦੀ ਹੱਡੀ ਤੋਂ ਹੀ ਉਹ ਹੱਥ ਵਿੱਚ ਦਰਦ ਮਹਿਸੂਸ ਕਰ ਰਿਹਾ ਹੈ। ਇੱਕ ਦਿਨ ਮੇਰੇ ਹੱਥ ਦਾ design ਸਭ ਨੂੰ ਪਸੰਦ ਆਇਆ। ਹਲਕ ਅੰਗ ਮੇਰੇ ਹਲਕ ਦੀ ਖਰਾਸ਼ ਨੇ ਮੇਰੇ ਨੱਕ ਵਿੱਚ ਦਮ ਕਰ ਦਿੱਤਾ ਹੈ। ਦੀ ਬਿਮਾਰੀ, ਕੁੱਤੇ ਦੇ ਕੁੱਤੇ ਦੇ ਹਲਕ ਦਾ ਕੋਈ ਇਲਾਜ ਨਹੀਂ। ਹਰਿ ਪ੍ਰਮਾਤਮਾ

ਮੇਰਾ ਸੁਆਗਤ ਫੁੱਲਾਂ ਦੇ ਹਾਰਾਂ ਨਾਲ ਕੀਤਾ। ਸਿਰਜਹਾਰ ਹੁੰਦੇ ਕੁੱਟ ਕੇ ਹਾਰੇ ਹਨ ਵਾਂਗ ਸਾਨੂੰ ਸਿਆਣਿਆਂ ਹਰ ਵਿਆਹ ਕਰਨਾ ਚਾਹੀਦਾ ਹੈ। ਹਾਰਨਾ, ਜੂਏ ਵਿੱਚ ਦਸ ਹਜ਼ਾਰ ਹਾਰ ਕੇ ਉਸਨੂੰ ਬਹੁਤ ਪਛਤਾਵਾ ਹੋਇਆ। ਥੱਕ ਜਾਣਾ, ਉਹ ਹਾਰ ਅਹ ਥੱਕ ਕੇ ਬੈਠ ਗਏ। ਹਾਲ ਵੱਡਾ ਕਮਰਾ, ਇਸ hall ਕਮਰੇ ਦੀ ਸਜਾਵਟ ਬੜੀ ਮਨਮੋਹਕ ਹੈ। ਹਾਲਤ, ਸਾਨੂੰ ਹਰ ਹਾਲ ਅਹ ਹਾਲਤ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਇਸ ਵੇਲੇ ਹਾਲ ਦੀ ਘੜੀ ਚੁੱਪ ਰਹੋ, ਤੁਹਾਡੀ ਤਬੀਅਤ ਠੀਕ ਨਹੀਂ। ਕਵਾਲੀ ਗਾਉਂਦੇ ਗਾਉਂਦੇ ਸੋਨੀ hall ਵਿੱਚ ਆ ਗਈ। ਕਣ, ਮਿਠਾਸ ਖੰਡ ਵਿੱਚ ਕਣ ਬਹੁਤ ਹੈ। ਨਿੱਕਾ ਦਾਰੇ ਦਾ ਕੰਨ ਮੜ੍ਹ ਜਾਣ ਕਾਰਨ ਨਹੀਂ ਉਗਾ ਸਕਦਾ। ਤਾਕਤ ਜਿਸ ਕੌਮ ਦੀ ਕਣ ਮਰ ਜਾਵੇ ਉਹ ਛੇਤੀ ਹੀ ਖਤਮ ਹੋ ਜਾਂਦੀ ਹੈ। ਜ਼ਰੇ ਜ਼ਰੇ ਵਿੱਚ ਪ੍ਰਮਾਤਮਾ ਕਣ ਕਣ ਵਿੱਚ ਸਮਾਇਆ ਹੋਇਆ ਹੈ। ਕਰ ਕੰਮ ਦਾ ਕਰਨਾ, ਤੂੰ ਆਪਣੇ ਕੰਮ ਕਰ ਮੈਨੂੰ ਤੰਗ ਨਹੀਂ ਕਰ। Tax ਇਸ ਸਾਲ ਦਾ ਪੂਰਾ ਕਰ ਮੈਂ Bank ਵਿੱਚ ਜਮ੍ਹਾਂ ਕਰਵਾ ਆਇਆ ਹਾਂ। ਕੱਚਾ ਦਿਲ ਦਾ ਘਿਰਨਾ ਚਾਟ ਖਾਣ ਤੋਂ ਬਾਅਦ ਉਸਦਾ ਦਿਲ ਕੱਚਾ ਹੋ ਗਿਆ ਹੈ। ਦਾ ਉਸਨੇ ਸਭ ਦੇ ਸਾਹਮਣੇ ਮੈਨੂੰ ਕੱਚਾ ਕੀਤਾ। ਛੋਟਾ, ਤੂੰ ਹਾਲੇ ਕੱਚਾ ਹੈ, ਇਸ ਲਈ ਵੱਡੀਆਂ-ਵੱਡੀਆਂ ਗੱਲਾਂ ਨਾ ਕਰ। ਪੱਕਾ ਨਾ ਹੋਣਾ, ਕੱਚੇ ਅਮਰੂਦ ਖਾਣ ਨਾਲ ਢਿੱਡ ਵਿੱਚ ਪੀੜ ਹੋ ਜਾਵੇਗੀ। ਝੂਠਾ ਕੱਚੇ ਅਹ ਝੂਠੇ ਵਿਅਕਤੀ ਉੱਪਰ ਏਨੀ ਛੇਤੀ ਵਿਸ਼ਵਾਸ਼ ਨਾ ਕਰੋ। ਮੈਂ ਪਹਿਲਾਂ ਕੱਚੇ ਕੰਮ ਕੀਤਾ, ਫਿਰ ਪ੍ਰਸ਼ਨਾਂ ਦੇ ਉੱਤਰ ਲਿਖੋ। ਆਰਜੀ ਉਸ ਦੀ ਨੌਕਰੀ ਕੱਚੀ ਅਹ ਆਰਜੀ ਹੈ ਇਸ ਲਈ ਛੁੱਟੀਆਂ ਘੱਟ ਲੈਣੀਆਂ ਚਾਹੀਦੀਆਂ ਹਨ। ਰੰਗ ਦੇ ਉੱਤਰ ਜਾਣ ਨਾਲ ਮੇਰੇ ਸੂਟ ਦਾ ਰੰਗ ਕੱਚਾ ਸੀ ਇਸ ਲਈ ਹੋਰ ਕੱਪੜੇ ਵੀ ਖਰਾਬ ਹੋ ਗਏ। ਗਾਰੇ ਦਾ ਗਾਰੇ ਜਾਂ ਮਿੱਟੀ ਦਾ ਕੱਚੇ ਮਕਾਨ ਨਾਲ ਦੀਵਾਰ ਘਰੋਂ ਦੇਵੇਗਾ। ਕੰਡਾ ਤੋਲਣ ਵਾਲਾ ਵਪਾਰੀ ਨੇ ਗੰਨਿਆਂ ਨੂੰ ਕੰਡੇ ਉੱਤੇ ਤੋਲ ਦਿੱਤਾ। ਮੱਛੀ ਦੀ ਹੱਡੀ ਇੱਕ ਕੰਡੇ ਵਾਲੀ ਮੱਛੀ ਦਾ ਸੁਆਦ ਕੁੱਝ ਵੱਖਰਾ ਹੁੰਦਾ ਹੈ। ਕਿੱਕਰ ਦਾ ਸੂਲ ਰੱਬ ਦਾ ਸ਼ੁਕਰ ਹੈ ਉਸਨੇ ਸੂਲੇ ਦਾ ਕੰਡਾ ਬਣਾ ਦਿੱਤਾ। ਰੁਕਾਵਟ ਸਪਨਾ ਦੇ ਰਸਤੇ ਵਿੱਚ ਆਉਣ ਵਾਲੇ ਕੰਡਿਆਂ ਨੂੰ ਦੂਰ ਕਰੋ। ਦੁੱਖਦਾਇਕ ਕੰਡਾ ਅਸੀਂ ਆਪਣੇ ਦੁਸ਼ਮਣ ਦਾ ਕੰਡਾ ਕੱਡ ਕੇ ਹੀ ਸਾਹ ਲਿਆ। ਕਹੀ ਇੱਕ ਸੰਦ ਮਜ਼ਦੂਰ ਕਹੀ ਨਾਲ ਅਹ ਮਲਬਾ ਚੁੱਕ ਰਿਹਾ ਹੈ। ਆਖਣਾ ਉਸਦੀ ਕਹੀ ਹੋਈ ਗੱਲ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਚੁੰਨੀ ਉਸਨੇ ਕਹੀ ਸੁਣੀ ਪਗੜੀ ਬੰਨ੍ਹੀ ਹੋਈ ਹੈ। ਕਣੀ ਕਰਨੀ ਉਹ ਸੱਤ ਕਣੀ ਵਾਲਾ ਹੈ। ਟੋਟਾ ਮੇਰੀ ਮੁੰਦਰੀ ਵਿੱਚ ਹੀਰੇ ਦੀ ਕਣੀ ਹੈ। ਕੱਚਾ ਚਾਵਲ ਚਾਵਲ ਹੋਰ ਬਣਨ ਦਿਉ। ਹਾਲੇ ਇਸ ਵਿੱਚ ਕਣੀ ਹੈ। ਬੂੰਦ ਕਣੀਆਂ ਪੈਣ ਨਾਲ ਮੌਸਮ ਬਦਲ ਗਿਆ ਹੈ। ਕਣੀ ਕਲੀਆਂ ਦੇ ਫੁੱਲ ਬੜੇ ਮਸ਼ਹੂਰ ਹਨ। ਪਿੱਤਲ ਦੇ ਭਾਂਡੇ ਕਲੀ ਤੋਂ ਬਿਨ੍ਹਾਂ ਨਹੀਂ ਵਰਤਣੇ ਚਾਹੀਦੇ। ਚੂੰਨਾ ਤੇਰਾ ਘਰ ਗੰਦਾ ਹੋ ਗਿਆ ਹੈ ਇਸ ਲਈ ਜਲਦੀ ਕਲੀ ਕਰਵਾ ਲੈ। ਹਰ ਰੋਜ਼ ਕਲੀ ਵਿੱਚ ਪਾਣੀ ਪਾਉਣਾ ਚਾਹੀਦਾ ਹੈ। ਕਾਜ ਸ਼ਾਦੀ ਮੇਰੀ ਬੇਟੀ ਦੇ ਕਾਜ ਵਿੱਚ ਕੋਈ ਵਿਘਨ ਨਹੀਂ ਪੈਣੀ ਚਾਹੀਦੀ ਹੈ। ਦਾਦੀ ਨੇ ਮੇਰੀ ਕਮੀਜ਼ ਦੇ ਕਾਜ ਸਫਾਈ ਨਾਲ ਨਹੀਂ ਬਣਾਏ। ਕੰਮਕਾਰ ਸਾਰਾ ਕਾਜ ਖਤਮ ਕਰਕੇ ਹੀ ਉਹ ਆਪਣੇ ਘਰ ਗਿਆ। ਕਾਟ ਅਸਰ ਇਸ ਦਵਾਈ ਦਾ ਕਾਟ ਬਹੁਤ ਛੇਤੀ ਹੋਵੇਗਾ। ਕਟੌਤੀ ਉਸਨੇ ਪੈਸਿਆਂ ਵਿੱਚ ਕਾਟ ਕਰ ਲਵੋ। ਉਸਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ। ਕਟਾਈ April ਮਹੀਨੇ ਵਿੱਚ ਕਣਕ ਦੀ ਕਾਟ ਸ਼ੁਰੂ ਹੋ ਜਾਂਦੀ ਹੈ। ਕਮਿਸ਼ਨ ਕੰਮ ਪੂਰਾ ਹੋ ਜਾਣ ਤੋਂ ਬਾਅਦ ਉਸਦੇ ਨੂੰ ਉਸਦੀ ਕਾਟ ਦੇ ਦਿੱਤੀ। ਕਾਰ ਮੋਟਰਗੱਡੀ ਮੇਰੀ ਕਾਰ ਦਾ ਰੰਗ ਲਾਲ ਹੈ। ਕੰਮ ਕੰਮਕਾਰ ਕਰਕੇ ਹੀ ਸਾਹ ਲੈਣਾ। ਦਾਇਰਾ ਪੰਡਿਤ ਨੇ ਕਾਰਡ ਬਣਾ ਕੇ

ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਮੌਤ ਕਾਲ ਨਿਸ਼ਚਿਤ ਹੈ ਇਸ ਤੋਂ ਘਬਰਾਉਣਾ ਬੇਵਕੂਫੀ ਹੈ। ਕਾਲ ਪੰਜਾਬੀ ਸਾਹਿਤ ਦਾ ਸੁਨਹਿਰਾ ਕਾਲ ਹੈ। ਕਿੱਲਾ ਖੁੰਡ ਮੱਝ ਨੂੰ ਕਿੱਲੇ ਨਾਲ ਬੰਨ੍ਹ ਦਿਉ। ਉਸ ਕੋਲ ਵਾਹੀ ਲਈ ਸਿਰਫ ਇੱਕ ਕਿੱਲਾ ਹੀ ਜ਼ਮੀਨ ਹੈ। ਕੁੱਲਾ ਵੱਡੀ ਕੁੱਲੀ ਇਹ ਕੋਈ ਕੁੱਲੀ ਨਹੀਂ ਇਹ ਤਾਂ ਕੁੱਲਾ ਹੈ। ਤੋਪ ਅੰਗਰੇਜ਼ਾਂ ਦੇ ਸਮੇਂ ਅਮੀਰ ਲੋਕ ਕੁੱਲਾ ਪਾਉਂਦੇ ਸਨ। ਕੁੱਤਾ ਇੱਕ ਜਾਨਵਰ ਰਾਤ ਨੂੰ ਕੁੱਤਿਆਂ ਦੇ ਭੌਂਕਣ ਕਾਰਨ ਮੇਰੀ ਨੀਂਦ ਖਰਾਬ ਹੋ ਗਈ। ਹੱਡ ਦਾ ਕੁੱਤਾ ਕੱਢ ਕੇ ਉਹ ਪੁੱਠਾ ਚੱਲਣਾ ਸ਼ੁਰੂ ਹੋ ਗਿਆ ਹੈ। ਇੱਕ ਕੀੜਾ ਚਰੀ ਦਾ ਕੁੱਤਾ ਕੀੜਾ ਲੜਨ ਕਾਰਨ ਉਸਦੇ ਸਰੀਰ ਉੱਪਰ ਜਲਨ ਹੋਣ ਲੱਗ ਗਈ ਹੈ। ਪੁਰਜਾ cycle ਦੇ ਕੁੱਤੇ ਮਰ ਗਏ ਹਨ। coat ਕੱਪੜੇ ਤੇਰੇ coat ਦਾ ਕੱਪੜਾ ਵਧੀਆ ਨਹੀਂ। ਇਸ ਕੋਟ ਵਿੱਚ ਸੁਰੱਖਿਅਤ ਹੈ। ਕਰੋੜ ਹੇ ਮੇਰੇ ਰੱਬਾ ਤੇਰਾ ਕੋਟਿ ਕੋਟਿ ਧੰਨਵਾਦ। ਬਾਰੀ ਦਾ ਕੋਟ ਦੀਵਾਰ ਉੱਪਰ ਕਲੀ ਦਾ ਇੱਕ ਕੋਟ ਹੋਰ ਲਗਾ ਦਿਉ। ਤਰ੍ਹਾਂ ਦਾ ਕੋਟ ਤੂੰ ਤਾਸ਼ ਖੇਡਣ ਵਿੱਚ ਬੜਾ ਤੇਜ਼ ਹੈ ਪੂਰਾ ਕੋਟ ਤਿਆਰ ਕਰ ਦਿੱਤਾ। ਖਟ ਵਿਆਹ ਵੇਲੇ ਪਾਇਆ ਜਾਣ ਵਾਲਾ ਮਖਾਣਾ ਨੇ ਉਸਦੇ ਪੁੱਤਰ ਦੇ ਵਿਆਹ ਉੱਤੇ ਖਟ ਵੇਲੇ ਝਗੜਾ ਕਰ ਦਿੱਤਾ। ਆਵਾਜ਼

ਚਿੱਠੀ ਅਹ ਅੱਜ ਕੱਲ ਖ਼ਤ ਲਿਖਣੇ ਬਹੁਦ ਘੱਟ ਹੋ ਗਏ ਹਨ। ਕਟਾਈ ਮੁਸਲਮਾਨ ਝਾੜੀ ਦੀ ਖਤ ਕਟਵਾ ਕੇ ਰੱਖਦੇ ਹਨ। ਖੁੰਭ ਇੱਕ ਬੂਟਾ ਖੁੰ ਭਾਂ ਦੀ ਸਬਜ਼ੀ ਸਭ ਨੂੰ ਪਸੰਦ ਨਹੀਂ ਆਉਂਦੀ। ਭੱਠੀ ਧੋਬੀ ਨੇ ਧੋਬੀ ਨੇ ਕੱਪੜਿਆਂ ਨੂੰ ਖੁੰਭ ਉੱਪਰ ਚੜਾ ਦਿੱਤਾ ਹੈ। ਸਜ਼ਾ ਦੇਣੀ ਜਦ ਤੱਕ ਉਸਦੀ ਨਾਲ ਜਾਂਦਾ ਉਸਨੇ ਠੀਕ ਨਹੀਂ ਸੀ ਹੋਣਾ। ਖੱਟੀ ਕਮਾਈ ਉੱਪਰ ਦੀ ਉੱਪਰ ਦੀ ਵਾਪਸੀ ਉਸਨੇ ਦੇਸ਼ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਸੇਵਾ ਮਹਿ ਅਹ ਮਹਿਮਾਨਾਂ ਦੀ ਖਾਤਰ

ਖੋਰਨਾ ਹੜ ਦਾ ਪਾਣੀ ਖਾਰ ਕੇ ਲੈ ਜਾਂਦਾ। ਗੁੱਸਾ ਉਸਦੇ ਖਾਰ ਨੇ ਘਰ ਵਿੱਚ ਆਸ਼ਾਂਤੀ ਫੈਲਾ ਦਿੱਤੀ। ਖਾਣ ਖਾਣ ਨਾਲ ਫਸਲ ਵਿੱਚ ਖਾਦਾ ਹੁੰਦਾ ਹੈ। ਗਿੱਲ ਨਮੀ ਦੀਵਾਰ ਵਿੱਚ ਗਿੱਲ ਹੈ। ਇਸ ਲਈ ਸਫ਼ੇਦੀ ਦਾ ਕੰਮ ਬਾਅਦ ਵਿੱਚ ਕਰਵਾਉਣਾ। ਗੋਤ ਸ਼੍ਰੀ ਮਨੋਹਰ ਸਿੰਘ ਗਿੱਲ ਚੋਣ ਕਮਿਸ਼ਨ ਰਾਹੀਂ ਚੁੱਕੇ ਹਨ। ਗੋਡਾ ਲੱਤ ਦਾ ਜ਼ੋਰ ਗੋਡਣ ਵਾਲਾ ਗੋਡਾ ਆਲੂ ਗੁੱਡ ਰਿਹਾ ਹੈ। ਪਾ ਕੇ ਕੁੱਟਣਾ police ਨੇ ਚੰਗਾ ਗੋਡਾ ਫੇਰਿਆ ਚੋਰ ਨੂੰ ਨਾਨੀ ਚੇਤੇ ਆ ਗਈ। goal ਘੇਰੇ ਵਾਲਾ ਮੇਰੇ ਘਰ ਵਿੱਚ ਇੱਕ ਵੱਡਾ goal ਮੇਜ਼ ਹੈ। ਖੇਡ ਵਿੱਚ goal ਕਰਨ ਦੀ ਥਾਂ ਖਿਡਾਰੀ ਨੇ ਆਪਣੇ ਖਿਡਾਰੀ ਨੇ ਬੜੀ ਮਿਹਨਤ ਨਾਲ ਗੇਂਦ ਨੂੰ goal ਵਿੱਚ ਜਾਣ ਤੋਂ ਰੋਕ ਲਿਆ। ਖੇਡ ਦੇ goal ਹਾਕੀ ਦੀ team ਨੇ ਦੋ goal ਕੀਤੇ। ਗੋਲਾ ਬਾਰੂਦ ਦਾ ਗੋਲਾ ਪੁਲਿਸ ਨੂੰ railway station ਉੱਪਰ ਦੋ ਗੋਲੇ ਮਿਲੇ ਹਨ। ਤਾਸ਼ ਦਾ ਪੱਤਾ ਮੇਰੇ ਕੋਲ ਇੱਕ ਦਾ ਤੇ ਦੂਜਾ ਇੱਟ ਦਾ ਗੋਲਾ ਹੈ। ਠੀਕ ਹੈ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।